ਆਪਣਾ ਜਦੋਂ ਤੁਸੀਂ job ਲੱਗ ਗਏ ਇੱਕ ਮਹੀਨਾ ਤੁਸੀਂ ਕੰਮ ਕਰ ਲਿਆ ਅੱਧੀ salary ਕੱਟਣਗੇ, ਇਹ condition ਹੈ ਪਰ ਉਹ job ਤੁਹਾਨੂੰ ਲਵਾ ਦਿੰਦੇ ਹੈ, ਇਹ ਚੀਜ਼ ਮੈਨੂੰ ਵਧੀਆ ਲੱਗਦੀ ਹੈ ਉਹਨਾਂ ਦੀ ਤੇ ਉਹ ਤੁਹਾਨੂੰ job ਲਵਾ ਕੇ ਛੱਡਦੇ ਹੈ, ਬਸ ਤੁਸੀਂ ਆਪਦੇ resume ਲੈ ਕੇ ਜਾਣਾ ਉੱਥੇ ਤੁਸੀਂ ਉਹਨਾਂ ਨੂੰ ਦੇ ਦੇਣਾ ਉਸ ਤੋਂ ਬਾਅਦ ਉਹ, ਉਹ ਜਾਣਨ ਤੇ ਉਹਨਾਂ ਦਾ ਕੰਮ ਜਾਣੇ, ਸਾਰਾ ਕੁਛ ਉਹ ਆਪ ਹੀ ਕਰਨਗੇ ਉਹ ਤੇ ਵਧੀਆ ਤੁਹਾਨੂੰ job ਲਵਾ ਕੇ ਦਿੰਦੇ ਹੈ, ਬਹੁਤ ਵਧੀਆ placement camp ਹੈ ਤੇ ਅੱਗੇ ਨਹਿਰਾਂ ਤੇ ਉੱਥੇ ਉਹ ਬਣਿਆ ਹੋਇਆ ਪੰਜਾਬ ਸਰਕਾਰ ਦਾ ਆਪਣਾ ਅਹ ਘਰ ਘਰ ਰੋਜ਼ਗਾਰ ਦਾ ਮੁਹਿੰਮ ਚੱਲ ਰਹੀ ਹੈ ਉੱਥੇ ਉਹਨਾਂ ਦਾ office ਬਣਿਆ ਹੋਇਆ office ਦੇ ਵਿੱਚ ਇਹ ਚੀਜ਼ ਹੈ ਵੀ ਜੇ ਤੁਸੀਂ ਆਪਦਾ ਆਪਣੇ document ਲਜਾ ਕੇ ਦੇ ਦਿੰਦੇ ਹੈ ਠੀਕ ਹੈ ਉੱਥੇ ਇਹ ਚੀਜ਼ ਹੋ ਜਾਂਦੀ ਹੈ

ਤੁਹਾਨੂੰ message ਭੇਜ ਦਿੰਦੇ ਹੈ phone ਤੇ ਵਾਟਸੈਪ ਤੇ ਤੁਹਾਨੂੰ message ਕਰ ਦੇਣਗੇ, ਫਿਰ ਤੁਸੀਂ ਅਗਲੇ ਦਿਨ ਜਾਣਾ ਹੁੰਦਾ ਉੱਥੇ ਦਸ ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਉੱਥੇ ਜਾ ਕੇ ਫਿਰ ਆਪਣੀ registration ਕਰਵਾ ਲੈਣੀ ਹੁੰਦੀ ਹੈ form ਭਰ ਲੈਣਾ ਹੁੰਦਾ ਤੇ ਨਾਲ ਤੁਹਾਨੂੰ ਪੈਨ ਮਿਲਦਾ ਹੈ

ਇਹ ਚੀਜ਼ ਦਾ ਵਧੀਆ ਉੱਥੇ ਤੇ ਨਾਲ ਹੀ ਉਹਨਾਂ ਦੀ ਬਿਲਕੁਲ ਵਧੀਆ, ਤੇ ਨਾਲ ਹੀ ਉੱਥੇ ਆਪਣਾ ਬਿਰਦ ਆਸ਼ਰਮ ਹੈ, ਉੱਥੇ ਕਾਫ਼ੀ ਬੁੜੀਆਂ ਵਗ਼ੈਰਾ ਬੈਠਦੀਆਂ ਨੇ ਜੋ ਵੀ ਆਪਣਾ ਬੇਸ਼ਹਾਰਾ ਹੁੰਦੀਆਂ ਨੇ ਬੇਰੁਜ਼ਗਾਰ ਹੁੰਦੀਆਂ ਨੇ ਉਹ ਉੱਥੇ ਉਹ ਬੈਠਦੀਆਂ ਨੇ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 ਤੇ ਬਾਕੀ ਉਹਨਾਂ ਦਾ staff ਬਹੁਤ ਵਧੀਆ, ਹਾਂ ਉਹਨਾਂ ਦੇ ਇਹ ਆ ਵੀ parking ਬਹੁਤ ਵਧੀਆ ਬਣਾਈ ਹੋਈ ਹੈ parking ਦੇ ਵਿੱਚ ਮੋਟਰ ਸਾਈਕਲ, ਕਾਰ, ਗੱਡੀਆਂ, ਬਸ ਜੋ ਮਰਜ਼ੀ ਖੜਾ ਸਕਦੇ ਹਾਂ ਬਹੁਤ ਵੱਡੀ parking ਬਣਾਈ ਹੋਈ ਹੈ ਉਹਨਾਂ ਨੇ ਲਾਇੰਟਾਂ ਵਗ਼ੈਰਾ ਵਧੀਆ ਚੱਲਦੀਆਂ ਨੇ ਰਾਤ ਦੇ ਵਿਆਹ ਦਾ ਅਲੱਗ ਪ੍ਰਬੰਧ ਹੈ,

ਸਭ ਵਧੀਆ ਬਣਾ ਕੇ ਦਿੰਦੇ ਆ ਉਹ ਕੁੱਝ ਜ਼ਿਆਦਾ ਮਤਲਬ fees ਨੀ ਲੈਂਦੇ ਗੇ ਉਹਨਾਂ ਦੀ ਹੈਗੀ ਹੈ booking ਘੱਟੋ ਘੱਟ ਅੱਸੀ ਹਜ਼ਾਰ ਰੁਪਏ ਤੱਕ ਤਾਂ ਉਹਨਾਂ ਦੀ booking ਹੈਗੀ ਹੈ ਜੋ ਕਿ ਜਾਇਜ਼ ਜਾਇਜ਼ ਹੈ ਕੋਈ ਜ਼ਿਆਦਾ booking ਹੈ ਨੀ ਗੀ, ਮਤਲਬ ਠੀਕ ਹੈ ਕੋਈ ਆਪਾਂ ਜ਼ਿਆਦਾ ਨੀ ਕਹਿ ਸਕਦੇ ਤੇ ਨਾਲੇ ਹੀ ਅੱਗੇ ਚੱਲ ਕੇ ਫਿਰ ਆਉਂਦਾ ਸਿਨੇਮਾ ਸਭ ਤੋਂ ਮਸ਼ਹੂਰ ਸਿਨੇਮਾ ਉਹ ਫਰੀਦਕੋਟ ਦਾ, ਤੇ ਸਿਨੇਮਾ ਦੇ ਵਿੱਚ ਇਹ ਆ ਵੀ ਉੱਥੇ ਕੋਈ ਵੀ film ਹੈ ਜਿਹੜੀ ਨਾ ਲੱਗੇ ਉਹਨਾਂ ਕੋਲੇ three D three D projector ਹੈ, ਤੇ ਵਧੀਆ ਹੋਲੀਵੁਡ ਬੋਲੀਵੁਡ ਸਾਰੀਆਂ ਫਿਲਮਾਂ ਲੱਗਦੀਆਂਂ ਨੇ ਉੱਥੇ ਕਾਫ਼ੀ ਬੰਦੇ ਜਾਂਦੇ ਨੇ shopping ਮਾਲ ਅੰਦਰ ਬਣਿਆ ਹੋਇਆ ਆਪਣਾ ਕੀ ਨਾਂ ਲੈਂਦੇ ਹੈ ਆਹ ਬਰਗਰ ਕਿੰਗ ਦਾ official store ਉੱਥੇ ਹੈ ਤੇ ਕੀ ਚੀਜ਼ KFC ਦਾ ਵੀ store ਉੱਥੇ ਹੀ ਹੈ ਤੇ ਆਪਣਾ ਕੀ ਨਾਂ ਲੈਂਦੇ ਹੈ ਮੈਕ ਅਹ ਦਾ ਵੀ ਉੱਥੇ ਹੀ store ਹੈਗਾ, ਕਾਫ਼ੀ ਅੱਛਾ staff ਉਹਨਾਂ ਦਾ ਸਾਰਾ ਕੱਚ ਦਾ ਬਣਿਆ ਹੋਇਆ, ਤੇ ਬਹੁਤ ਵਧੀਆ response ਉਹਨਾਂ ਦਾ ਵੀ ਕਾਫ਼ੀ cooperative staff ਨੇ ਕੋਈ ਇਹੋ ਜਿਹੀ movie ਨੀ ਜਿਹੜੀ ਨਹੀਂ ਲੱਗਦੀ ਉਹਨਾਂ ਕੋਲੇ ਤਿੰਨ ਓਡੀਆਂ ਨੇ। ਓਡੀ ਇੱਕ ਓਡੀ ਦੋ ਓਡੀ ਤਿੰਨ ਜਿਹਦੇ ਵਿੱਚ ਕਾਫ਼ੀ ਸੀਟਾਂ ਨੇ ਇਹ ਉਹ ਪਹਿਲੀ ਓਡੀ ਦੇ ਵਿੱਚ ਸੌ ਸੀਟਾਂ ਬਾਕੀ ਚ ਢਾਈ ਸੌ ਤੇ ਦੂਜੀ ਚ ਢਾਈ ਸੌ ਉਹਨਾਂ ਕੋਲੇ special ਜੇ ਕੋਈ ਜੋੜਾ ਹਨਾ ਜਾਂਦਾ ਤਾਂ ਫਿਰ ਅਹ royal class ਵੀ ਹੈ personal class ਵੀ ਹੈ ਤੇ executive class ਵੀ ਹੈਗੀ ਹੈ, ਹਾਂ ਟਿੱਕਟਾਂ ਦੇ according ਚ ਹੀ vary ਕਰਦੀ ਹੈ ਜੇ ਤੁਸੀਂ ਆਪਣਾ normal ਟਿਕਟ ਲੈਣੀ ਹੈ ਫਿਰ ਉਹਦੀ ਇੱਕ ਸੱਤਰ ਰੁਪਏ ਦੀ ਇੱਕ ਟਿਕਟ ਹੈ ਜੇ ਤੁਸੀਂ royal class ਦੀ ਲੈਣੀ ਹੈ, ਫਿਰ ਉਹ ਦੋ ਸੌ ਵੀਹ ਰੁਪਏ ਦੀ ਇੱਕ ਟਿਕਟ ਹੈ ਜੇ ਤੁਸੀਂ ਆਪਣਾ ਆਪਣਾ ਕੀ ਨਾਂ ਲੈਂਦੇ ਹੈ personal class ਦੀ ਟਿਕਟ ਲੈਣੀ ਹੈ ਉਹ ਉਹਦੀ ਟਿਕਟ ਥੋੜ੍ਹੀ ਜਿਹੀ ਮਹਿੰਗੀ ਪਊਗੀ ਤੁਹਾਨੂੰ ਉਹ ਹੈਗੀ ਹੈ ਦੋ ਸੌ ਸੱਤਰ ਰੁਪਏ ਦੀ ਟਿਕਟ ਹੈ ਉਹ, ਬਾਕੀ canteen ਚ ਖਾਣ ਪੀਣ ਨੂੰ ਬਹੁਤ ਕੁਛ ਹੈ ਬਰਗਰ ਹੋ ਗਿਆ ਚੀਜ਼ ਚਿੱਲੀ ਹੋ ਗਿਆ ਨੂਡਲ ਹੋ ਗਿਆ ਆਪਣਾ ਕੀ ਨਾਂ ਲੈਂਦੇ ਹੈ ਕੋਫ਼ੀ ਹੋ ਗਈ hot ਕੋਫ਼ੀ ਹੋ ਗਈ cold ਕੋਫ਼ੀ ਹੋ ਗਈ ਤੇ ਅਹ ਪੀਜਾ ਵੀ ਬਣਾ ਕੇ ਦਿੰਦੇ ਹੈ on the spot ਆਪਣਾ ਪੋਪ ਕੋਰਨ ਦੇ ਵਿੱਚ ਤੁਹਾਨੂੰ ਮਿਲ ਜਾਊਗਾ caramel ਤੇ simple ਪੋਪਕੋਰਨ ਪੋਪਕੋਰਨ ਮਿਲ ਜਾਊਗਾ ਤੁਹਾਨੂੰ ਉੱਥੋਂ

ਤੁਹਾਨੂੰ ਆਉਣ ਤੋਂ ਪਹਿਲਾਂ ਪੂਰਾ ਪਹਿਲੇ checking ਹੁੰਦੀ ਹੈ ਤੁਹਾਡੀ checking ਹੋਣ ਤੋਂ ਬਾਅਦ ਹੀ ਤੁਹਾਨੂੰ enter ਕੀ ਅਹ enter ਕੀਤਾ ਜਾਂਦਾ ਹੈ, ਪਰ ਇੱਕ ਗੱਲ ਹੈ ਵੀ ਤੁਹਾਡੀ checking ਚੰਗੀ ਤਰ੍ਹਾਂ ਕਰਨਗੇ, ਜੇ ਤੁਹਾਡੇ ਕੋਲ ਕੋਈ ਬੋਤਲ ਵਗ਼ੈਰਾ ਪਾਈ ਜਾਂਦੀ ਹੈ ਜਾਂ ਕੋਈ ਨਸ਼ੇ ਵਾਲੀ ਚੀਜ਼ ਪਾਈ ਜਾਂਦੀ ਹੈ ਉੱਥੋਂ ਹੀ ਕਢਵਾ ਕੇ ਤੁਹਾਡੇ ਉੱਥੇ ਹੀ ਕੋਲੇ ਰਖਾ ਲੈਣਗੇ। ਤੁਹਾਨੂੰ ਨਾਲ ਨੀ ਲਿਜਾਣ ਦਿੰਦੇ ਇਹ ਗੱਲ ਹੈ ਭਾਵੇਂ ਤੁਸੀਂ ਗੁੱਸੇ ਹੋਵੇ ਭਾਵੇਂ ਨਰਾਜ਼ ਹੋਵੋਂ, ਤੁਹਾਨੂੰ ਆਉਣ ਸਾਰ ਪਹਿਲਾਂ ਦਸ ਰੁਪਏ ਦੀ ਪਰਚੀ ਕੱਟਣੀ ਪੈਣੀ ਹੈ ਵੀਹ ਰੁਪਏ ਦੀ ਜੇ ਤੁਹਾਡੇ ਕੋਲ ਮੋਟਰ ਸਾਈਕਲ ਹੈ ਫਿਰ ਦਸ ਰੁਪਏ ਦੀ ਪਰਚੀ ਕੱਟਣੀ ਪੈਂਦੀ ਹੈ, ਕਟਾਉਣੀ ਪੈਂਦੀ ਹੈ, ਜੇ ਤੁਹਾਡੇ ਕੋਲੇ ਕਾਰ ਹੈ ਫਿਰ ਤੁਹਾਨੂੰ ਵੀਹ ਰੁਪਏ ਦੀ ਪਰਚੀ ਕਟਾਉਣੀ ਪੈਂਦੀ ਹੈ ਤੁਸੀਂ ਮਨਾ ਨੀ ਕਰ ਸਕਦੇ ਜੇ ਤੁਸੀਂ parking ਕਰਨੀ ਹੈ ਤਾਂ parking ਦੇ charge ਤੁਹਾਨੂੰ ਦੇਣੇ ਪੈਣਗੇ parking ਦੇ charge ਦੇਣ ਤੋਂ ਬਾਅਦ ਤੁਸੀਂ ਮਾਲ ਦੇ ਵਿੱਚ enter ਹੋ ਸਕਦੇ ਹੈ ਉਹ ਤੁਹਾਡੀ ਅਲੱਗ ਤੋਂ checking ਹੋਊਗੀ ਆਪਣਾ ਜੇ ਤੁਹਾਡੇ ਕੋਲ ਕੋਈ ਖਾਣ ਪੀਣ ਦੀ ਚੀਜ਼ ਹੈ ਤੁਸੀਂ ਉਹ ਅੰਦਰ ਨੀ ਲਿਜਾ ਸਕਦੇ, ਸ਼ਰਾਬ ਤਾਂ ਬਿਲਕੁਲ ਵੀ ਨੀ, ਜੇ ਤੁਹਾਡੇ ਕੋਲੇ ਸ਼ਰਾਬ ਹੈ ਤੁਸੀਂ ਲਿਜਾ ਨੀ ਸਕਦੇ ਕਈ ਬੰਦੇ ਚੋਰੀ ਲੈ ਜਾਂਦੇ ਹੈ ਫਿਰ ਬਾਅਦ ਚ ਜਦੋਂ ਫੜੇ ਜਾਂਦੇ ਹੈ ਫਿਰ ਉਹਨਾਂ ਨੂੰ ਫਿਰ ਕੁੱਟਿਆ ਜਾਂਦਾ ਚੰਗੀ ਤਰ੍ਹਾਂ ਉੱਥੇ ਉੱਥੇ shoot ਕਰਦੇ ਆ ਫਿਰ ਉਹ।

Hello ਹਾਂਜੀ ਬਾਈ ਮੇਰਾ ਨਾਮ ਅਰਜੁਨ ਆ, ਮੈਂ ਦੁਬਾਰਾਆਣਾ ਪਿੰਡ ਤੋਂ belong ਕਰਦਾਂ ਠੀਕ ਹੈ ਤਾਂ ਮਤਲਬ ਅੱਜ ਮੈਂ ਵੈਸੇ ਤਾਂ ਮੈਂ company ਚ ਕੰਮ ਕਰਦਾ ਇੱਥੇ ਚੰਡੀਗੜ੍ਹ ਮੁਹਾਲੀ। ਤਾਂ ਏਦਾਂ ਕਰਕੇ ਮਤਲਬ ਮੈਂ ਇੱਥੇ ਆਇਆ ਠੀਕ ਹੈ ਜੀ ਉਸਤੋਂ ਬਾਅਦ ਮਤਲਬ ਅੱਜ ਸਾਡਾ ਮੇਰਾ ਮਤਲਬ ਲਗਪਗ ਮੈਨੂੰ ਦੋ month ਹੋ ਗਏ ਇੱਥੇ ਮਤਲਬ ਮੈਂ ਬਹੁਤ ਕੁਛ ਸਿੱਖਿਆ ਇੱਥੋਂ ਠੀਕ ਹੈ ਜੀ ਮਤਲਬ ਇੱਥੇ ਸਭ ਤੋਂ ਪਹਿਲਾਂ ਤਾਂ

ਇਹ ਚੀਜ਼ ਕਰਕੇ ਮੈਂ ਇੱਥੇ ਸਭ ਤੋਂ ਪਹਿਲਾਂ ਤਾਂ ਰੁਕਿਆ ਬਾਕੀ ਅੱਜ ਮੈਨੂੰ ਦੋ month ਪੂਰੇ complete ਹੋ ਗਏ ਆ, ਠੀਕ ਹੈ ਜੀ ਤੇ ਮੈਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਆ, ਠੀਕ ਹੈ ਬਾਕੀ ਮਤਲਬ ਅੱਜ ਜਿਵੇਂ ਆਪਣਾ ਅੱਜ ਦਾ ਦਿਨ ਵਧੀਆ ਲੰਘਿਆ ਸੋ ਅੱਜ ਸੁਬ੍ਹਾ ਸੰਜੂ ਸਰ ਦੀ meeting ਸੀ ਠੀਕ ਹੈ ਜੀ ਉਹਨਾਂ ਨੇ ਮਤਲਬ ਆਪਾਂ ਨੂੰ ਸਮਝਾਇਆ ਵੀ ਕਿੱਦਾਂ ਕਿੱਦਾਂ ਮਤਲਬ ਦੁਨੀਆਂ ਚ ਚੱਲ ਰਿਹਾ, ਠੀਕ ਹੈ ਜੀ ਜਿਵੇਂ job ਤੇ business ਚ ਫ਼ਰਕ ਦੱਸਿਆ ਆਪਾਂ ਨੂੰ ਠੀਕ ਹੈ ਜੀ। ਮਤਲਬ ਕਿ ਅੱਜ ਕੱਲ੍ਹ ਦੁਨੀਆਂ ਕੀ ਕਰ ਰਹੀ ਹੈ ਬੇਈਮਾਨੀ ਕਰ ਰਹੀ ਹੈ ਠੀਕ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਆਪਾਂ ਨੂੰ ਮਾਤਾ ਪਿਤਾ ਦਾ ਸ਼ੁਕਰ ਗੁਜ਼ਾਰ ਕਰਨਾ ਚਾਹੀਦਾ, ਠੀਕ ਹੈ ਜੀ ਵੀ ਉਹਨਾਂ ਨੇ ਆਪਾਂ ਨੂੰ ਇੱਡੇ ਅਠਾਰਾਂ ਸਾਲ ਦਾ ਕਰ ਦਿੱਤਾ। ਉਸ ਤੋਂ ਬਾਅਦ ਅੱਗੇ ਆਪਣਾ ਫ਼ਰਜ਼ ਬਣਦਾ ਵੀ ਉਹਨਾਂ ਨੂੰ ਹਨਾ ਵੀ ਆਪਾਂ ਉਹਨਾਂ ਦੀ ਜ਼ਿੰਦਗੀ ਨੂੰ ਅੱਗੇ ਮਤਲਬ ਜੋ ਵੀ ਉਹਨਾਂ ਨੇ ਪਹਿਲਾਂ ਆਪਣੇ ਜੋ ਆਪਣੇ ਸੁਪਨੇ ਮਾਰੇ ਆ ਹਨਾ, ਵੀ ਆਪਣੇ ਕਰਕੇ ਜੋ ਉਹਨਾਂ ਨੇ ਆਪਣੇ ਸੁਪਨੇ ਮਾਰੇ ਆ ਵੀ ਆਪਾਂ ਉਹਨਾਂ ਨੂੰ ਪੂਰੇ ਕਰਨਾ ਠੀਕ ਹੈ। ਆਪਾਂ ਉਹਨਾਂ ਨੂੰ ਪੂਰੇ ਕਰਨਾ ਉਹਦਾ ਅਠਾਈ ਅਠਾਰਾਂ ਸਾਲ ਦੀ ਉਮਰ ਵਿੱਚ ਠੀਕ ਹੈ ਹੁਣ ਆਪਾਂ ਅਠਾਰਾਂ ਸਾਲ ਦੇ ਹੋ ਗਏ, ਅਠਾਰਾਂ ਸਾਲ ਆਪਾਂ ਨੂੰ ਕਰ ਦਿੱਤਾ ਉਹਨਾਂ ਨੇ ਠੀਕ ਹੈ, ਵੀ ਆਪਣਾ ਫ਼ਰਜ਼ ਬਣਦਾ ਵੀ ਉਹਨਾਂ ਨੂੰ ਅੱਗੇ ਬਹਿ ਕੇ ਖਵਾਉਣਾ ਠੀਕ ਹੈ ਜੀ। ਪਰ ਅੱਜ ਕੱਲ੍ਹ ਲੋਕ ਕੀ ਕਰਦੇ ਆ ਵੀ ਇੱਥੇ ਕੀ ਆ ਹੁਣ struggle ਆ ਇੱਥੇ ਹੋਰ ਕੁਛ ਨੀ ਬਸ ਤੁਰਕੇ ਜਾਣਾ ਪੈਂਦਾ ਗੁਰੂ ਘਰ ਰੋਟੀ ਖਾਣੀ ਪੈਂਦੀ ਹੈ ਹਨਾ ਵੀ ਇਹ ਚੀਜ਼ਾਂ ਨੂੰ ਲੈ ਕੇ ਕਈ ਬੰਦੇ ਮਤਲਬ ਕੀ ਕਹਿੰਦੇ ਆ ਵੀ ਸਾ ਵੀ ਸਾਡੇ ਤੋਂ ਹੋਣਾ ਨੀ ਠੀਕ ਹੈ ਜਾਂ ਫਿਰ ਕਹਿੰਦੇ ਆ ਵੀ ਸਾਡੇ ਤੋਂ ਹੋ ਨੀ ਸਕਦਾ ਬਈ ਮੇਰੀ ਗੱਲ ਸੁਣੋ ਪਹਿਲਾਂ ਤਾਂ ਬੰਦੇ ਨੂੰ ਹਰੇਕ ਕੋਈ ਚੀਜ਼ ਕਰਨ ਵਾਸਤੇ ਬੰਦੇ ਨੂੰ ਆਪਣੇ ਖੁੱਦ ਤੇ ਵਿਸ਼ਵਾਸ਼ ਹੋਣਾ ਚਾਹੀਦਾ ਹੈ ਬੰਦੇ ਨੂੰ ਜੇ ਖੁੱਦ ਤੇ ਵਿਸ਼ਵਾਸ਼ ਹੋਊਗਾ ਤਾਂ ਬੰਦਾ ਭਾਵੇਂ ਉਹ ਮੁਸ਼ਕਲ ਤੋਂ ਮੁਸ਼ਕਲ ਕੰਮ ਕਿਉਂ ਨਾ ਹੋਵੇ ਇਹਨੂੰ ਕਰ ਸਕਦਾ, ਬਾਕੀ ਦੂਸਰੀ ਗੱਲ ਇੱਥੇ ਖੁੱਦ ਤੇ ਵਿਸ਼ਵਾਸ਼ ਹੋਣਾ ਚਾਹੀਦਾ ਹੈ, ਬਾਕੀ ਇਹ ਗੱਲ ਆਈ ਆ, ਬਾਕੀ ਬੰਦੇ ਨੂੰ

ਤੇ ਇਸ ਕਰਕੇ ਕੀ ਕਰਦੇ ਆ ਵੀ ਸਾਡਾ ਜੀਅ ਨੀ ਲੱਗਦਾ ਯਾਰ, ਪਹਿਲਾਂ ਇਹ ਸੋਚੋ ਵੀ ਯਾਰ ਪਹਿਲਾਂ ਮਾਤਾ ਪਿਤਾ ਨੇ ਆਪਾਂ ਨੂੰ ਕਦੇ ਉਹਨਾਂ ਨੇ ਆਪਾਂ ਨੂੰ ਇਹ ਗੱਲ ਕਹੀ ਆ, ਵੀ ਯਾਰ ਪੁੱਤ ਅੱਜ ਮੇਰਾ ਅੱਜ ਮੈਨੂੰ ਆਹ ਮੈਨੂੰ problem ਆ ਕੋਈ ਵੀ ਅੱਜ ਮੈਂ ਬਿਮਾਰ ਹਾਂ। ਵੀ ਅੱਜ ਤੂੰ ਕੰਮ ਤੇ ਚਲਾ ਜਾ ਕਦੇ ਕਿਹਾ ਉਹਨਾਂ ਨੇ ਨਹੀਂ ਨਾ ਕਿਹਾ ਏਦਾਂ ਕਰਕੇ ਬਈ ਯਾਰ ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁਨਾ ਵੀ ਯਾਰ ਜਦੋਂ ਉਹਨਾਂ ਨੇ ਆਪਾਂ ਨੂੰ ਛੁੱਟੀ ਨੀ ਮਾਰੀ, ਉਹਨਾਂ ਨੂੰ ਪਤਾ ਵੀ ਅੱਜ ਮੈਂ ਕੰਮ ਤੇ ਨਾ ਗਿਆ। ਤਾਂ ਘਰੇ ਰੋਟੀ ਨੀ ਬਣਨੀ ਠੀਕ ਹੈ ਜੀ ਤੇ ਮਤਲਬ ਘਰੇ ਰੋਟੀ ਨੀ ਬਣੀ, ਰੋਟੀ ਨਹੀਂ ਬਣਨੀ ਠੀਕ ਹੈ ਉਹਨਾਂ ਨੂੰ ਇਹ ਗੱਲ ਦਾ ਪਤਾ ਪਰ ਆਪਾਂ ਕੀ ਕਰਦੇ ਆਂ ਯਾਰ ਆਪਾਂ ਉਹਨਾਂ ਵਾਸਤੇ ਚੱਲ ਹੀ ਨੀ ਸਕਦੇ ਠੀਕ ਹੈ ਜੀ। ਮਤਲਬ ਕਿ ਉਹਨਾਂ ਨੇ ਆਪਾਂ ਨੂੰ ਅਠਾਰਾਂ ਸਾਲ ਦਾ ਕਰ ਦਿੱਤਾ ਠੀਕ ਹੈ ਬਾਕੀ ਉਹਨਾਂ ਨੇ ਆਪਾਂ ਨੂੰ ਇਹ ਨੀ ਕਿਹਾ ਆਪਾਂ ਚੱਲ ਕਹਿ ਦਿੰਦੇ ਆ, ਆਪਣੇ ਘਰਦੇ ਵੀ ਕਹਿ ਦਿੰਦੇ ਆ, ਵੀ ਹਾਲੇ ਬੱਚਾ ਹਾਲੇ ਬੱਚਾ ਅਠਾਰਾਂ ਸਾਲ ਦਾ ਬਾਈ ਬਾਹਰਲੇ ਦੇਸਾਂ ਚ ਠੀਕ ਹੈ ਮਤਲਬ ਕਿ ਉੱਧਰ ਹਨਾ ਬਾਹਰਲੇ ਦੇਸਾਂ ਚ ਮਤਲਬ ਉਹਨੂੰ ਘਰੋਂ ਬਾਹਰ ਕੱਢ ਦਿੰਦੇ ਆ ਲੋਕ ਠੀਕ ਹੈ ਨਾ ਵੀ ਮਤਲਬ ਆਪਦੇ ਬੱਚਿਆਂ ਨੂੰ ਅਠਾਰਾਂ ਸਾਲ ਦੀ age ਦਾ ਕਰਕੇ ਮਤਲਬ ਬਾਹਰ ਕਰ ਦਿੰਦੇ ਆ ਕਿ ਆਪੇ ਆਪਦਾ ਸਾਂਭ ਠੀਕ ਹੈ, ਬਾਕੀ ਯਾਰ ਮੈਂ ਤਾਂ ਤੈਨੂੰ ਇਹੀ ਦੱਸਣਾ ਚਾਹੁਨਾ

ਅੱਠ ਤਰੀਕ ਨੂੰ ਆਪਣੇ ਇੱਥੇ ਪਹੁੰਚ ਜਾਈਂ ਚੰਡੀਗੜ੍ਹ, ਉਸ ਤੋਂ ਬਾਅਦ ਇਹੀ ਤਾਂ ਮੈਂ ਤੈਨੂੰ ਕਹਿਣਾ ਚਾਹੁਨਾ ਵੀ ਵਧੀਆ ਆਪਾਂ ਨੂੰ enjoy ਹੁੰਦਾ ਇੱਥੇ ਵਧੀਆ ਆਪਾਂ ਮਤਲਬ ਘੁੰਮਣ ਵੀ ਜਾਂਦੇ ਹਾਂ ਬਾਹਰ ਨੂੰ rock garden ਜਾਂਦੇ ਆਂ ਹਾਂ ਲੈ ਕੇ ਚੱਲਿਆ ਕਰਾਂਗੇ ਬਾਕੀ ਤੈਨੂੰ, ਹਾਂ ਹਾਂ ਤੇ ਮਤਲਬ ਉਸ ਤੋਂ ਬਾਅਦ ਆਪਾਂ ਨੂੰ ਇੱਥੇ ਮਾਂ ਬਾਪ ਬਾਰੇ ਵੀ ਸੋਚਣਾ ਚਾਹੀਦਾ ਯਾਰ ਮਤਲਬ ਜ਼ਿੰਦਗੀ ਉਹਨਾਂ ਨੇ ਆਪਾਂ ਨੂੰ ਆਪਾਂ ਕੀ ਦਿੱਤਾ ਠੀਕ ਹੈ ਆਪਾਂ ਨੂੰ ਇੱਡੇ ਕਰ ਦਿੱਤਾ ਇਹੀ ਆ ਨਾ ਮਤਲਬ ਉਹਨਾਂ ਨੇ ਆਪਾਂ ਨੂੰ ਇੱਡੇ ਕਰ ਦਿੱਤੇ, ਆਪਾਂ ਕੀ ਆਪਣੇ ਸਾਡੇ ਚੱਲਿਆ ਨੀ ਜਾਣਾ ਬਾਕੀ ਕੁੜੀਆਂ ਦਾ ਚੱਕਰ ਹੁੰਦਾ ਹਨਾ, ਵੀ ਮੇਰਾ ਮਤਲਬ ਉਹ ਜੀਅ ਨੀ ਲੱਗਦਾ ਕਈ ਕੁੜੀਆਂ ਪਿੱਛੇ ਲੱਗ ਕੇ ਮਤਲਬ quit ਕਰ ਜਾਂਦੇ ਆ ਕੀ ਕਰ ਜਾਂਦੇ ਹੈ ਮਤਲਬ ਛੱਡ ਕੇ ਚਲੇ ਜਾਂਦੇ ਆ। ਕੀ ਕਰਦੇ ਆ ਬਾਅਦ ਚ ਹੁਣ ਇੱਥੇ ਵੀਰੇ ਇੱਕ ਗੱਲ ਹੈਗੀ ਹੈ ਮਤਲਬ ਜਾਂ ਤਾਂ ਬੰਦਾ ਛੱਡ ਕੇ ਚਲਾ ਜਾਂਦਾ ਜਾਂ ਮਤਲਬ ਜਿੱਤ ਜਾਂਦਾ ਇੱਥੇ, ਹਾਰ ਇਹਦੇ ਵਿੱਚ ਹੈ ਨੀ, ਬਾਕੀ ਸਭ ਤੋਂ ਵੱਡੀ ਇਹ ਗੱਲ ਆ ਵੀ ਜੇ ਤਾਂ ਬੰਦਾ ਆਪਣੀ online ਦੀ ਗੱਲ ਮੰਨ ਕੇ ਚੱਲੇਗਾ। ਤਾਂ ਫਿਰ ਜ਼ਿੰਦਗੀ ਚ ਕਾਮਯਾਬ ਹੋ ਜਾਊਗਾ ਜੇ online ਨੇ ਕਹਿ ਦਿੱਤਾ ਵੀ ਇੱਥੇ ਖੜ ਜਾ, ਇੱਥੇ ਖੜਨਾ ਠੀਕ ਹੈ ਨਾ ਮਤਲਬ ਕਿ ਉਹਨਾਂ ਦੀ ਮੰਨ ਕੇ ਚੱਲਣੀ ਆਂ ਬਾਕੀ ਰਹਿੰਦੀ ਗੱਲ ਇਹ ਆ ਵੀ ਮਤਲਬ ਉਹੀ ਤੁਹਾਨੂੰ ਅੱਗੇ ਜ਼ਿੰਦਗੀ ਚ ਕਾਮਯਾਬ ਕਰਦਾ, ਇੱਕ ਇਹੀ ਬੰਦਾ ਹੁੰਦਾ ਜਿਹੜਾ ਕਿ ਤੁਹਾਨੂੰ ਜ਼ਿੰਦਗੀ ਚ ਕੰਮ ਕਰ ਸਕਦਾ, ਕਾਮਯਾਬ ਕਰ ਸਕਦਾ ਅਪ ਤੁਹਾਡੀ online ਬਾਕੀ ਮੈਂ ਤਾਂ ਤੁਹਾਨੂੰ ਮਤਲਬ ਇਹ ਦੱਸਣਾ ਚਾਹੁੰਨਾ ਵੀ ਯਾਰ online ਤੋਂ ਬਿਨਾਂ ਤੁਹਾਡਾ ਇੱਥੇ ਕੋਈ ਆਪਦਾ ਨੀ। ਕੋਈ brother leg ਨੀ ਠੀਕ ਹੈ ਕੋਈ ਮਤਲਬ ਆਹ ਹੈਨੀ ਉਹੀ ਬੰਦਾ ਜਿਹੜਾ single person ਆ ਜਿਹੜਾ ਤੁਹਾਨੂੰ ਕਾਮਯਾਬ ਕਰ ਸਕਦਾ, ਬਾਕੀ ਮੇਰਾ ਮੇਰਾ ਤਾਂ ਮਤਲਬ ਇੱਕ ਇੱਥੇ brother leg ਹੈ ਮੇਰੀ ਜਿਹਦਾ ਨਾਮ ਨਛੱਤਰ ਸਰ। ਉਹ ਬੰਦੇ ਨੇ ਮੈਨੂੰ ਕੀਤਾ ਅੱਜ ਤੋਂ ਦੋ ਮਹੀਨੇ ਪਹਿਲਾਂ invite ਕੀਤਾ ਸੀ ਇੱਥੇ ਮਤਲਬ ਮੈਂ ਇੱਥੇ ਠੀਕ ਹੈ invite ਕੀਤਾ ਜਦੋਂ ਉਹਨਾਂ ਨੇ ਤੇ ਮੈਂ ਆਪਣੇ ਪਾਪਾ ਨਾਲ ਮਤਲਬ ਪਾਪਾ ਦਾਰੂ ਪੀ ਕੇ ਘਰ ਬੈਠੇ ਸੀ ਉਸ ਤੋਂ ਬਾਅਦ ਮਤਲਬ ਵੈਸੇ ਸੱਤ ਵਜੇ ਉਹ ਘਰੋਂ ਦਾਰੂ ਪੀ ਲੈਂਦੇ ਆ, ਉਸ ਤੋਂ ਬਾਅਦ ਜਦੋਂ ਫਿਰ ਮੈਂ ਦਸ ਕੁ ਵਜੇ ਜਦੋਂ ਆਪਣੇ ਘਰ ਗਿਆ ਨਾ ਮੈਨੂੰ call ਆਈ ਸੀ ਨਛੱਤਰ ਸਰ ਦੀ ਵੀ ਏਦਾਂ ਏਦਾਂ ਕਰਕੇ ਵੀ ਚੰਡੀਗੜ੍ਹ ਕੰਮ ਆ ਨਾ, ਵੀ ਤੁੰ ਆ ਜਾ। ਮੈਂ ਕਿਹਾ ਚਲੋ ਕੋਈ ਗੱਲ ਨੀ ਜੀ ਆ ਜਾਂਦੇ ਆਂ ਮਤਲਬ ਕਿ ਨਾ ਅਠਾਰਾਂ ਤੋਂ ਵੀਹ ਹਜ਼ਾਰ ਤੁਹਾਨੂੰ ਮਿਲੇਗਾ, ਮੈਂ ਕਿਹਾ okay ਕੋਈ ਗੱਲ ਨੀ ਬਾਕੀ ਰੋਟੀ ਪਾਣੀ ਦਾ ਜਿੱਥੋਂ ਆਪਣੇ ਦੂਸਰੇ worker ਖਾਣਾ ਖਾਣਗੇੇ ਉੱਥੇ ਤੁਹਾਨੂੰ ਖਵਾ ਦਿੱਤਾ ਜਾਵੇਗਾ, ਮੈਂ ਕਿਹਾ ਕੋਈ ਚੱਕਰ ਨੀ okay ਆ ਜੀ ਠੀਕ ਹੈ, ਉਸ ਤੋਂ ਬਾਅਦ ਜਦੋਂ ਦਸ ਵਜੇ ਮੈਂ ਘਰੇ ਗਿਆ ਤਾਂ ਮੇਰੇ ਪਾਪਾ ਨੇ ਦਾਰੂ ਪੀਤੀ ਸੀ ਹਨਾ ਮਤਲਬ ਉਹਨਾਂ ਨੇ ਮੈਨੂੰ ਬੋਲਿਆ ਵੀ ਹਾਂ ਵੀ ਤੂੰ ਹਨਾ ਇੰਨਾ late ਆਇਆ ਹਨਾ ਤੇ ਮੈਂ ਕਿਹਾ ਯਾਰ

ਉਸ ਤੋਂ ਬਾਅਦ ਬਸ ਵੀ ਮੇਰਾ ਮਤਲਬ ਉਹਨਾਂ ਨੇ ਮੇਰੀ call ਕੀਤੀ ਫਿਰ ਮੈਂ ਕੀ ਕੀਤਾ ਪਾਪਾ ਨੂੰ clear ਗੱਲ ਕਰ ਦਿੱਤੀ ਵੀ ਮੈਂ ਤਾਂ ਵੀ ਚੰਡੀਗੜ੍ਹ ਚੱਲਿਆ ਹਨਾ ਤੇ ਕੰਮ ਇੱਥੇ ਹੀ ਕਰਾਂਗਾ, ਠੀਕ ਹੈ ਬਾਕੀ ਮੇਰੇ ਪਾਪਾ ਨੇ ਮੈਂ ਲਿੱਤਾ ਸੀ ਆਈਫ਼ੋਨ ਆਈਫ਼ੋਨ ਲਿੱਤਾ ਸੀ ਮੈਂ ਸਾਢੇ ਅਠਾਈ ਹਜ਼ਾਰ ਦਾ, ਮਤਲਬ ਮੇਰੀ ਭੈਣ ਦਾ ਵਿਆਹ ਹੋਣ ਵਾਲਾ, ਵਿਆਹ ਹਜੇ ਕੁਆਰੀ ਸੀ ਮਤਲਬ ਘਰ ਪਲਸਤਰ ਕਰਵਾਉਣ ਵਾਲਾ ਪਿਆ ਤੇ ਇਸ ਕਰਕੇ ਮਤਲਬ ਉਹਨੇ ਮੈਨੂੰ ਤਾਨਾ ਮਾਰਿਆ ਸੀ l ਵੀ ਯਾਰ ਤੂੰ ਆਈਫ਼ੋਨ ਚੱਕੀ ਫਿਰਦਾ ਮਤਲਬ ਲਈ ਹਨਾ ਤੈਨੂੰ ਏਦਾਂ ਹੈ ਹੀ ਨੀ ਮਾੜਾ ਜਿਹਾ ਘਰਦੇ ਤੈਨੂੰ ਪਤਾ ਹੀ ਨੀ ਗਾ ਹਨਾ, ਤੇ ਫਿਰ ਮੈਂ ਉਸ ਤੋਂ ਬਾਅਦ ਯਾਰ ਮੇਰੇ ਗੱਲ ਦਿਲ ਤੇ ਲੱਗੀ ਫਿਰ ਮੈਂ ਕੀ ਕੀਤਾ ਮੈਂ ਕਿਹਾ ਚਲੋ ਕੋਈ ਗੱਲ ਨੀ ਕੰਮ ਆਪਾਂ ਨੂੰ ਮਿਲ ਗਿਆ ਚੰਡੀਗੜ੍ਹ ਹਨਾ। ਵੀ ਉੱਥੇ ਪੰਜ ਛੇ ਮਹੀਨੇ ਲਾਵਾਂਗੇ ਵਧੀਆ, ਲੱਖ ਡੇਢ ਲੱਖ ਬਣਾ ਲਿਆਂਵਾਂਗੇ ਠੀਕ ਆ, ਘਰ ਪਲਸਤਰ ਕਰਵਾ ਲਵਾਂਗੇ, ਪਾਪਾ ਮੈਨੂੰ ਇਹ ਕਹਿਣ ਜੋਗਾ ਨਾ ਹੋਊਗਾ ਵੀ ਅਰਜਨ ਨੇ ਉਹ ਕੀਤਾ ਨੀ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਮੈਂ ਏਦਾਂ ਕਰਕੇ ਵੀ ਮੈਨੂੰ ਗੱਲ clear ਕਰ ਦਿੱਤੀ ਮੈਂ ਕਿਹਾ ਮੈਂ ਜਾਣਾ ਚੰਡੀਗੜ੍ਹ ਜਾਣਾ ਹੀ ਹੈ। ਚੰਡੀਗੜ੍ਹ ਆਇਆ ਵੀ ਫਿਰ, ਪਹਿਲੇ ਦਿਨ ਵਧੀਆ ਨਿਕਲਿਆ ਠੀਕ ਹੈ ਬਾਕੀ ਨਛੱਤਰ ਸਰ ਮੈਨੂੰ ਮਿਲੇ, ਉਹ ਬੰਦਾ ਇੱਕ ਇਹ ਜਿਹਾ ਬੰਦਾ ਮਤਲਬ ਉਹ ਬੰਦੇ ਦੀ ਕਹਾਣੀ ਮਜ਼ਬੂਰੀ ਉਹਦੀ ਇੱਡੀ ਤਕੜੀ ਹੈ ਨਾ ਕਿ ਬੰਦਾ ਤੁਸੀਂ ਰੌਣ ਲੱਗ ਜਾਓਗੇ ਸੁਣਕੇ। ਠੀਕ ਹੈ ਜੀ ਉਸ ਤੋਂ ਬਾਅਦ ਜਿਵੇਂ ਉਹਨਾਂ ਉਹਦੀ ਹੈਗੀ ਮਾਤਾ ਵੀ ਹੈ ਨੀ ਉਹਦੇ ਪਾਪਾ ਵੀ ਹੈ ਨੀ ਉਹਦੀ ਇਕੱਲੀ ਦਾਦੀ ਹੈ ਤੇ ਇੱਕ ਛੋਟਾ ਭਰਾ, ਦੇਖ ਲਓ ਬੰਦਾ ਸਤਾਰਾਂ ਸਾਲ ਦੀ age ਵਿੱਚ ਕੰਮ ਕਰਨ ਲੱਗ ਪਿਆ ਜੀ ਸਤਾਰਾਂ ਸਾਲ ਦੀ age ਵਿੱਚ ਹਨਾ। ਆਪਣੇ ਸਤਾਰਾਂ ਸਾਲ ਦੇ ਇੱਥੇ ਕਹਿ ਦਿੰਦੇ ਆ ਵੀ ਬੱਚਾ ਹਾਲੇ ਹਨਾ ਬੱਚਾ ਪਰ ਏਦਾਂ ਨੀ ਬਈ ਯਾਰ ਕਈਆਂ ਦੇ ਘਰਦਿਆਂ ਦੀ ਮਜ਼ਬੂਰੀ ਹੁੰਦੀ ਆ ਨਾ, ਹੁਣ ਜਾਣ ਨੂੰ ਤਾਂ ਮੈਂ ਵੀ ਜਾ ਸਕਦਾ ਸੀ ਆਪਾਂ ਨੂੰ ਘਰੇ ਵਧੀਆ ਰੋਟੀ ਪਾਣੀ ਮਿਲੀ ਜਾਂਦਾ ਸੀ, ਪਰ ਨਹੀਂ ਯਾਰ ਕਿੰਨਾ ਕੁ time ਰਵਾਂਗੇ ਹਨਾ ਉਹਨਾਂ ਤੇ।

ਅੱਗੇ ਦਿ ਦਿਨ ਲੰਘੇ ਠੀਕ ਹੈ ਬਾਕੀ ਯਾਰ ਮੈਂ ਤਾਂ ਤੁਹਾਨੂੰ ਇਹੀ ਤਾਂ ਕਹਿਣਾ ਚਾਹੁੰਨਾ ਮਤਲਬ ਕਿ online ਤੋਂ ਬਿਨਾਂ ਇੱਥੇ ਕੋਈ ਨੀ ਗਾ ਕੋਈ brother leg ਨੀ ਕੋਈ great online ਨੀ ਠੀਕ ਹੈ ਬਸ ਤੁਹਾਨੂੰ ਇਹੀ ਦੱਸਣਾ ਚਾਹੁਨਾ ਬਾਕੀ ਆਪਣੀ ਗੱਡੀ ਆਉਣ ਵਾਲੀ ਆਪਣੀ ਚਾਰਾਂ ਪੰਜਾਂ ਮਹੀਨਿਆਂ ਤੱਕ, ਉਸ ਤੋਂ ਬਾਅਦ ਵੀ ਹੁਣ ਆ ਆਪਣੇ ਉਸਤਾਦ ਜੀ video call ਕਰ ਰਹੇ ਹੈ ਦੇਖ ਰਹੇ ਹਾਂ ਆਪਾਂ enjoy ਕਰ ਰਹੇ ਹਾਂ full ਆਪਾਂ ਸੜਕ ਤੇ ਜਾ ਰਹੇ ਹਾਂ ਹੁਣ ਇੱਥੇ ਵਧੀਆ ਮਾਹੌਲ ਆ ਅੱਜ ਜਿਹੜਾ ਅੱਜ ਮਾਹੌਲ ਦਿਖ ਰਿਹਾ ਉਹ ਵੀ ਬਹੁਤ ਵਧੀਆ ਅੱਜ market ਚ ਜਾ ਰਹੇ ਆ ਕਿਹੜੀ ਕੁੰਬੜਾਂ ਦੀ market ਹੈ ਠੀਕ ਹੈ ਜੀ ਇੱਥੇ ਆਪਣਾ ਲਾਗੇ ਹੀ ਇੱਥੇ ਵਨ ਆਪਣਾ ਵਿਭਾਗ ਵਾ ਇੱਧਰ ਜੰਗਲਾਂ ਦਾ ਜੰਗਲ ਦਾ ਵਣ ਵਿਭਾਗ ਠੀਕ ਹੈ ਜੀ। ਵਨ ਵਿਭਾਗ ਆਪਣਾ ਪੂਰਾ ਜੰਗਲ ਆ ਇੱਥੇ head office ਵੀ ਆ, ਆਪਣਾ ਮਤਲਬ ਉਹਦਾ ਪੰਜਾਬ ਦਾ ਪੂਰੇ ਦਾ ਅਨਾਜ ਮੰਡੀ ਆ, ਅਨਾਜ ਮੰਡੀ head office ਆ ਇੱਥੇ ਆਪਣਾ, ਠੀਕ ਹੈ ਜੀ।

ਰਹਿੰਦੀ ਆ ਉਹ ਤੋਂ ਬਾਅਦ ਆਪਣਾ ਕੀ circle ਹੁੰਦਾ ਵੀ ਆਪਾਂ ਤਿੰਨ ਦੋ ਤਿੰਨ ਵਜੇ ਤੱਕ ਤਾਂ ਉੱਥੇ ਕੰਮ ਕਰਨਾ ਹਨਾ, ਉਸ ਤੋਂ ਬਾਅਦ ਕੰਮ ਕਰਨਾ, ਕੰਮ ਕਰਕੇ ਮਤਲਬ ਤਿੰਨ ਚਾਰ ਵਜੇ ਆਪਾਂ ਰੋਟੀ ਖਾਣ ਨਿਕਲ ਇੱਥੇ ਗੁਰਦੁਆਰੇ ਅੰਬਰ ਸਾਹਿਬ ਜੋ ਕਿ ਚੰਡੀਗੜ੍ਹ ਮੁਹਾਲੀ ਅੱਠ ਫੇਸ ਵਿੱਚ ਆ ਹਨਾ ਮਤਲਬ ਉਸ ਤੋਂ ਬਾਅਦ ਵੀਰੇ ਜੇ ਤੁਰਦੇ ਤੁਰਦੇ ਹਨਾ ਆਪਣੇ time ਹੋ ਜਾਂਦਾ ਸਾਢੇ ਛੇ ਵੱਜ ਜਾਂਦੇ ਆ, ਜਾ ਕੇ room ਚ ਮਸਾਂ ਪਹੁੰਚਦੇ ਹਾਂ ਹਨਾ ਥੱਕੇ ਹਾਰੇ ਮਤਲਬ ਹਨਾ। ਏਦਾਂ ਕਰਕੇ ਬਸ ਆਪਣੀ circle ਚੱਲੀ ਜਾਂਦਾ ਬਾਕੀ ਮਿਹਨਤ ਜ਼ਾਰੀ ਆਪਣੀ ਹਨਾ ਬਸ ਕੋਈ ਚੱਕਰ ਨੀ ਪੰਦਰਾਂ ਵੀਹਾਂ ਦਿਨਾਂ ਤੱਕ ਆਪਣਾ supervise done ਆ, ਠੀਕ ਆ ਬਾਕੀ supervisor ਬਾਕੀ ਆਪਣੇ ਹਾਲਾਤਾਂ ਤੁਰਨਾ ਫਿਰਨਾ ਇੱਥੇ ਹਨਾ। ਉਸ ਤੋਂ ਬਾਅਦ ਤਾਂ ਮਤਲਬ supervisor team ਆ, ਕਦੇ ਕਦਾਈ ਜਾਇਆ ਕਰਨਾ okay ਆ, ਚਲੋ ਠੀਕ ਹੈ।

ਹਾਂਜੀ ਜਸਪ੍ਰੀਤ ਮੈਂ ਵਧੀਆ ਤੂੰ ਸੁਣਾ ਵਧੀਆ ਮੈ ਵੀ ਬੱਸ ਹੋਰ ਕੀ ਕਰਦੇ ਬੱਸ ਕੁੱਝ ਨੀਂ ਮੈਂ ਤਾਂ free ਆ ਤੂੰ ਦਸ ਬੱਸ ਮੈਂ ਵੀ free ਆ ਹੋਰ ਤੂੰ ਦੱਸ

ਅੱਛਾ ਕੰਮ ਸੀ ਕੋਈ ਹਾਂ ਵੈਸੇ ਈ friend ਕੋਲ ਜਾਣਾ ਸੀ ਮਿਲਣ ਅੱਛਾ ਅਮ ਬੁਲਾਇਆ ਸੀ ਉਹਨੇ ਕੇ ਤੂੰ ਗਈ ਸੀ

ਉਹਨੇ ਮੇਰੇ ਤੇ demo ਦੇਣਾ ਸੀ ਆਪਣਾ

ਹਾਂ ਉਹਨੇ ਕੀਤਾ ਸੀ ਉਹਨੇ bridal look ਦਿੱਤੀ ਸੀ ਮੈਨੂੰ ਮਤਲਬ ਵਧੀਆ ਤਿਆਰ ਕੀਤਾ ਸੀ ਉਹਨੇ ਬਹੁਤ ਵਧੀਆ ਕੀਤਾ ਉਹਨੇ ਅੱਛਾ ਫੇਰ ਉਹ pics ਵਗੈਰਾ ਵੀ ਪਾਇਆ ਹੋਣੀਆ ਹਨਾ ਤੁਸੀਂ ਹਾਂ ਉਹਨੇ ਕੀਤੀਆਂ ਸੀ click pics ਵਗੈਰਾ ਮਤਲਬ ਸਾਰਾ bridal look ਹੁੰਦੀ ਏ ਨਾ ਜਿਵੇਂ ਉਦਾ ਉਹਨੇ ਤਿਆਰ ਕਰਕੇ pics ਵਗੈਰਾ click ਕੀਤੀਆਂ ਅੱਛਾ ਹਾਂ ਵਧੀਆ ਲਗਦੀ ਹੋਣੀ ਹਨਾ ਹਾਂ ਹਾਂ ਤੈਨੂੰ ਪਤਾ ਈ ਏ ਜਦ ਆਪਾਂ ਮਾਗਾਨੇ ਆ ਕੁੱਝ ਵਧੀਆ ਤਾਂ ਲਗਦਾ ਈ ਏ ਹਾਂ ਹਾਂ ਇਹ ਤਾਂ ਹੈ ਹੋਰ ਹੋਰ ਦੱਸੋ ਹੋਰ ਨੀਂ ਗਏ ਕਿਤੇ ਹਾਂ ਹੋਰ ਗਏ ਸੀ ਤੈਨੂੰ ਪਤਾ ਈ ਏ ਚੰਡੀਗੜ੍ਹ side ਤਾਂ ਘੁੰਮਣ ਵਾਲੀ ਜਗ੍ਹਾ ਏ

ਹਾਂ ਗਏ ਪਹਿਲਾਂ ਤਾਂ ਅਸੀਂ shopping ਵਗੈਰਾ ਕੀਤੀ ਇੱਦਾਂ ਈ ਘੁੰਮੇ ਫਿਰੇ ਖਾਇਆ ਪਿਆ ਕੁੱਝ ਨਾ ਫੇਰ ਉਸ ਤੋਂ ਬਾਅਦ ਅਸੀਂ mall ਗਏ mall ਚ ਵੀ ਘੁੰਮੇ ਤੇ shopping ਕੀਤੀ

ਹੋਰ ਬੱਸ ਇਹੀ shopping ਕਰ ਕੇ ਫੇਰ ਅਸੀਂ movie ਦੇਖ ਕੇ ਆਏ ਅੱਛਾ ਕਿਹੜੀ movie ਦੇਖੀ ਫੇਰ ਉਹ ਸੀ ਚੱਲ ਜਿੰਦੀਏ ਅੱਛਾ ਕਿੱਦਾਂ ਦੀ ਏ ਵਧੀਆ ਉਹ ਹਾਂ ਹਾਂ movie ਬਹੁਤ ਈ ਜਿਆਦਾ ਵਧੀਆ ਏ ਬਹੁਤ ਈ ਜਿਆਦਾ ਅੱਛਾ ਅਹ ਕਿਆ story ਏ movie ਵੈਸੇ ਉਹਦੀ movie ਦੀ story ਇੱਦਾਂ ਆ ਯਾਰ ਜਿੱਦਾਂ ਮਤਲਬ ਕੀ ਅੱਜਕਲ ਜੋ ਅੱਜਕਲ ਦੀ generation ਆ ਤੈਨੂੰ ਪਤਾ ਈ ਏ ਹਨਾ ਅੱਜਕਲ ਦੀ generation ਜਿਆਦਾ ਤਰ ਬਾਹਰ ਨੂੰ ਜਾ ਰਹੇ ਆ ਹੋਰ country ਚ

ਕੋਈ ਵੈਸੇ ਕੋਈ ਤੁਹਾਨੂੰ ਪਤਾ ਈ ਆ ਨਾ study base ਤੇ ਜਾਨੇ ਆ ਇੱਧਰੋ ਕੋਈ ਕੱਚੇ ਜਾਨੇ ਆ ਕੋਈ ਕੋਈ ਆਪਣਾ family ਵੀਜ਼ਾ ਲਾ ਕੇ ਜਾਂਦਾ ਕੋਈ ਕਿੱਦਾਂ ਜਾਂਦਾ

ਤਾਂ ਫੇਰ ਉਹਦੇ ਵਿੱਚ ਇਹ ਦੱਸਿਆ ਹੋਇਆ ਸੀ ਜਿੱਦਾਂ ਮਤਲਬ ਕੀ ਇੱਕ ਉਹਦੇ ਵਿੱਚ ਅਹ actor ਸੀ

ਫੇਰ ਉੱਥੋ ਉਹਨਾ ਨੇ fees ਉਹਦੀ complete ਨੀਂ ਹੋਈ ਫੇਰ ਉੱਥੋ ਉਹਨੂੰ ਜਾਣਾ ਪਿਆ ਮਤਲਬ ਫੇਰ ਉਹ ਇੱਕ fraud ਦੇ ਤੋਰ ਤੇ ਘੁੰਮ ਰਹੀ ਟੀ ਉੱਥੇ ਮਤਲਬ ਕੀ ਬਹੁਤ ਜਿਆਦਾ ਉਹਨੂੰ problems ਆ ਰਹੀਆਂ ਸੀ ਇੱਦਾਂ ਈ

ਇੱਦਾਂ ਈ ਫੇਰ ਹੋਰ ਇੱਕ ਮੁੰਡਾ ਸੀ actor ਉਹਦੀ ਵੀ eyes ਉਈਸ ਥੋੜੀ ਜੀ ਉਹ ਵੀ ਆਇਆ ਸੀ ਉੱਧਰੋ ਪੈਸੇ ਲਾ ਕੇ ਆ ਜਾਨੇ ਏ ਤੁਹਾਨੂੰ ਪਤਾ ਈ ਏ ਇੱਧਰ ਤਾਂ ਆਪਣੇ ਚਲੇ ਜਾਨੇ ਏ ਪੈਸਾ ਲਾ ਕੇ ਚਲੇ ਜਾਨੇ ਏ ਮਤਲਬ ਇਹ ਉਹਦੇ ਵਿੱਚ ਇਹ ਦਿਖਾਇਆ ਸਾਰਾ ਵੀ ਹਾਂ ਜਿੱਦਾਂ ਇੱਧਰੋ ਆਪਾਂ ਚਲੇ ਜਾਨੇ ਆ ਇੱਧਰੋ ਆਪਾਂ ਸੋਚਦੇ ਆ ਵੀ ਹਾਂ ਉੱਧਰ ਵਧੀਆ life ਆ ਵਧੀਆ ਯਾਰ ਨਹੀਂ ਉੱਧਰ ਵਧੀਆ life ਨਹੀਂ ਹੈਗੀ ਉਹ movie ਦਾ ਸਾਰਾ ਇਹ ਈ ਆ ਦੱਸਣਾ ਬੀ ਉੱਧਰ ਵਧੀਆ ਨੀਂ ਹੈਗਾ ਉੱਧਰ ਇਸ ਤੋਂ ਵੀ ਜਿਆਦਾ ਏ ਉੱਧਰ ਕੰਮ ਚਾਹੀਦਾ ਬੱਸ ਹਨਾ ਪੈਸਾ ਵੀ ਜਿੰਨਾ ਪੈਸਾ ਏ ਉੰਨਾ ਕੰਮ ਵੀ ਚਾਹੀਦਾ ਈ ਏ ਇੱਧਰ ਤਾਂ ਆਪਾਂ ਜਿਵੇਂ ਮਰਜੀ ਖਾ ਸਕਦੇ ਆ ਹਨਾ ਇੱਕ ਦਿਨ ਕੰਮ ਨੀਂ ਕਰੋਗੇ ਤਾਂ ਵੀ ਮਾੜਾ ਮੋਟਾ ਹੋ ਜਾਂਦਾ adjust ਹੋ ਜਾਂਦਾ but ਨਾ ਉੱਧਰ ਨੀਂ ਹਾਂ ਵੈਸੇ ਅੱਜਕਲ ਦੇ ਪੰਜਾਬੀ ਹਨਾ ਜਿਵੇਂ ਪਤਾ ਈ ਏ ਸਾਰੇ ਬਾਹਰ ਨੂੰ ਭੱਜ ਰਹੇ ਏ ਉਰੇ ਤੋਂ ਕਹਿਨੇ ਬਾਹਰ ਬਹੁਤ ਕੁੱਝ ਏ ਬਹੁਤ ਕੁੱਝ ਏ

ਉਹ ਇੱਕ ਤਾਂ ਦੇਖੋ ਆਪਾਂ ਪੈਸਾ ਲਗਾ ਕੇ ਜਾਨੇ ਆ ਸਭ ਤੋਂ ਪਹਿਲਾਂ ਕਿੰਨਾ ਜਿਆਦਾ ਪੈਸਾ ਲੱਗਦਾ ਉੱਧਰ ਫੇਰ ਆਪਣਾ ਕੋਈ ਉਹ ਨੀਂ ਹੈਗਾ ਵੀ ਹਾਂ ਆਪਾਂ ਜਾਂਦੇ ਸਾਰ ਈ job ਮਿਲਜੂਗੀ ਜਾਂ ਕੁੱਝ ਪਹਿਲਾਂ ਆਪਾਂ ਨੂੰ ਕੁੱਝ ਨਾ ਕੁੱਝ ਤਾਂ clear ਕਰਨਾ ਪੈਂਦਾ ਹਨਾ ਫੇਰ ਉੱਧਰੋ ਜਿਹੜੇ ਮਾਂ ਬਾਪ ਬੀਚਾਰੇ ਭੇਜਦੇ ਏ ਪੈਸਾ ਲਾ ਕੇ ਭੇਜ ਦੇਨੇ ਏ ਉੱਧਰ ਅਗਰ ਬੱਚੇ ਦਾ ਕੁੱਝ ਬਣਦਾ ਨੀਂ ਹੈਗਾ ਤਾਂ ਵੀ problem ਆਂਦੀ ਏ ਹੁਣ ਇੱਦਾਂ ਈ ਸੀ ਉਥੇ actor ਸੀ ਇੱਕ ਉਹ ਬਿਚਾਰਾ ਉੱਧਰੋ ਪੈਸੇ ਲਾ ਕੇ ਆਇਆ ਹੋਇਆ ਸੀ ਉਹਦੀ ਤਰ੍ਹਾਂ ਉਹਦੀ ਭੈਣ ਸੀ ਉਹਦੀ ਡੇਡੀ ਉਹਦੀ ਮੰਮੀ ਇੱਦਾਂ ਸੀ ਨਾ ਤਦ ਉਹਦੀ ਜਿਹੜੀ ਭੈਣ ਆ ਭੈਣ ਦਾ ਪਿੱਛੇ ਤੇ ਵਿਆਹ ਹੋ ਗਿਆ ਹਨਾ ਉਹ ਕਹਿ ਰਿਹਾ ਵੀ ਪੈਸਾ ਭੇਜੋ ਕਿੱਥੇ ਤੋਂ ਭੇਜ

ਸੈਟ ਆ ਜਦ ਕੀ ਉਹ ਸੈਟ ਨੀਂ ਸੀ ਹੈਗਾ

ਇੱਦਾਂ ਫੇਰ ਆਪਣੇ ਮਾਪਿਆਂ ਨਾਲ ਵੀ ਧੋਖਾ ਕਰਦੇ ਏ ਹਨਾ ਹੋਰ ਕਿਆ ਫੇਰ ਉਹਦੇ ਮਾਂ ਬਾਪ ਕਹਿ ਰਹੇ ਸੀ ਵੀ ਤੂੰ ਪੈਸੇ ਭੇਜ ਦੇ ਤੇ ਫੇਰ ਇੱਦਾਂ ਈ ਉਹਨੇ ਕਿਸੇ ਹੋਰ ਕੋਲੋ ਫੜੇ ਪੈਸੇ ਭੇਜੇ ਫੇਰ ਉਹਨੇ ਭੈਣ ਦਾ ਵਿਆਹ ਵੀ ਨੀਂ ਦੇਖ ਸਕਦਾ ਮਤਲਬ ਕੀ ਆਪਣੇ family member ਚ ਵੀ ਨੀਂ ਆ ਸਕਦੇ ਹੈਗੇ

ਹੋਰ ਮਤਲਬ ਬਹੁਤ ਵਧੀਆ movie ਸੀ ਯਾਰ ਰੋਣਾ ਆ ਰਿਹਾ ਸੀ ਮੈਨੂੰ ਤਾਂ ਉਹ ਦੇਖ ਕੇ ਮਤਲਬ ਕੀ ਨਾ ਇੱਦਾਂ ਏ ਵੀ ਇੱਧਰ ਵੀ ਦੁਖੀ ਹੋ ਜਾਨੇ ਆ ਉੱਧਰ ਵੀ ਦੁਖੀ ਹੋ ਜਾਨੇ ਆ ਬੀ ਆਪਾਂ ਕਹਿਨੇ ਆ ਵੀ ਹਾਂ ਉੱਧਰ ਵੀ ਵਧੀਆ life but ਨਾ ਮੈਂ ਦੇਖ ਲਿਆ ਉੱਧਰ ਵੀ ਵਧੀਆ life ਨੀਂ ਹੈ ਇੱਧਰ ਈ ਠੀਕ ਆਪਣਾ

ਅੱਛਾ actor or actor ਕਿਹੜੇ ਸੀਗੇ actor ਇੱਕ ਤਾਂ ਨਿਰੂ ਬਾਜਵਾ ਸੀ ਇੱਕ ਜੱਸ ਬਾਜਵਾ ਸੀ

ਇੱਕ ਉਹ ਕੁਲਵਿੰਦਰ ਬਿੱਲਾ ਸੀ ਹੋਰ ਬਾਕੀ ਬਹੁਤ ਆ

ਹਾਂ ਮਤਲਬ ਵਧੀਆ funny ਵੀ ਆ ਕੰਮ ਕੰਮ comedy ਵੀ ਆ ਸਾਰਾ ਮਤਲਬ ਵਧੀਆ ਸੀ

ਹਾਂ ਫੇਰ ਇੱਦਾਂ ਨਾ ਸਾਡੇ ਅੱਠ ਵਜੇ movie start ਹੋਈ ਸੀ ਸਾਡੀ ਫੇਰ ਸਾਡੇ ਗਿਆਰਾ movie ਦਾ end ਹੋਇਆ ਉਹ ਤੋਂ ਬਾਅਦ ਅਸੀਂ ਫੇਰ ਘੁੰਮੇ ਫਿਰੇ ਕੁੱਝ ਨਾ ਕੁੱਝ ਖਾਇਆ ਪਿਆ ਹਨਾ ਬਹੁਤ ਮਤਲਬ enjoy ਕੀਤਾ ਪੂਰਾ

ਵਧੀਆ ਚਲੋ ਹੋਰ ਕਿਤੇ ਉੱਥੇ ਨੀਂ ਗਏ ਕੁੱਝ ਖਰੀਦਿਆ ਨੀਂ ਬੱਸ ਖਰੀਦਣ ਪਹਿਲਾਂ ਮੈਂ ਸੋਚਦੀ ਸੀ ਵੀ ਕੁੱਝ ਖਰੀਦੁ ਗੀ ਤੇ ਦੂਜੇ ਦਿਨ ਵੈਸੇ ਗਏ ਸੀ ਅਸੀਂ ਸਟੋਰ ਚ ਗਏ ਸੀ ਉੱਥੋ ਖਰੀਦਣ ਲੱਗੇ ਸੀ ਜਿੱਦਾਂ ਮਾਸਕ ਵਗੈਰਾ ਲਾਨੇ ਆ ਜਿਹੜੇ ਆਪਾਂ face ਤੇ face mask ਹੁੰਨੇ ਆ ਉਹ ਖਰੀਦਣ ਲਗੇ ਸੀ ਫੇਰ ਮੈਨੂੰ ਠੀਕ ਨੀਂ ਲੱਗੇ ਫੇਰ ਮੈਂ ਦੇਖੇ ਨੀਂ ਹੈਗੇ

ਵੈਸੇ ਜਿੱਦਾਂ ਇਹ film ਦੀ story ਦੱਸੀ ਏ ਤੁਸੀ ਉਦਾ ਈ ਅਹ ਆ ਜਾ Mexico ਚੱਲੀਏ ਉਹਦੀ story ਵੀ ਇੱਦਾਂ ਈ ਆ ਹਨਾ ਹਾਂ ਹਾਂ ਸਹੀ ਗੱਲ ਆ ਉਹ ਮੈਂ ਸੁਣੀ ਏ ਵੈਸੇ ਪਰ ਮੈਂ ਇਹ ਨੀਂ ਪਤਾ ਮੈਂ ਦੇਖੀ ਨੀਂ ਹੈਗੀ ਮੈਂ ਕਿਸੇ ਦੇ ਕੋਲੋ ਈ ਸੁਣੀ ਆ ਵੀ ਹਾਂ ਬਹੁਤ ਵਧੀਆ movie ਆ ਉੱਥੇ ਯਾਰ ਕਿਆ ਵੈਸੇ ਤੈਨੂੰ ਪਤਾ ਹਾਂ ਉਹ ਵੀ ਮਤਲਬ ਇੱਦਾਂ ਈ ਆ ਵੀ ਜਿੱਦਾਂ ਕੇ ਕੋਈ ਬਾਹਰ ਜਾਣਾ ਚਾਉਂਦਾ ਪੈਸੇ ਘੱਟ ਹੁੰਨੇ ਏ ਮਤਲਬ ਸਿੱਧਾ direct ਨਹੀਂ ਜਾ ਸਕਦੇ ਤੇ ਉਹ donkey ਲਗਾ ਕੇ ਜੰਗਲਾ ਦੇ ਵਿੱਚ ਨੂੰ ਜਾਂਦੇ ਏ ਨਾ ਉੱਦਾਂ ਉਹਦੇ ਚ ਵੀ story donkey ਲਗਾ ਕੇ ਜਾਂਦੇ ਏ ਤੇ ਜੰਗਲਾ ਦੇ ਵਿੱਚ ਫੇਰ ਦੇਖ ਲੋ ਕਿੱਦਾਂ ਫੇਰ ਭੁੱਖ ਨਾਲ ਕਿੰਨਾ ਬੂਰਾ ਲੱਗਦਾ ਕੋਈ ਤਾਂ ਮਤਲਬ ਜੰਗਲ ਚ ਜਦੋਂ ਤੁਰਿਆ ਨੀਂ ਜਾਂਦਾ ਹੈਗਾ ਉਹਨਾ ਤੋਂ ਉਥੇ ਈ ਮਤਲਬ ਉਹਨਾ ਦੀ death ਹੋ ਜਾਂਦੀ ਏ ਬਿਚਾਰੀਆਂ ਤੇ ਇੰਨਾ ਤਰਸ ਆਂਦਾ

ਪੱਕਾ ਵੀ ਨੀਂ ਪਤਾ ਵੀ ਆਪਾਂ ਉਥੇ ਪਹੁੰਚਣਾ ਜਾਂ ਨੀਂ ਕੁੱਝ ਨੀਂ ਅੱਧੇ ਤਾਂ ਜਿਹੜੇ ਆ ਹੁੰਦੇ ਏ ਕੀ ਕਹਿਨੇ ਹੁਣੇ ਆ ਆਪਾਂ ਜੋ ਵੀ ਪੈਸਾ ਲਾ ਕੇ ਇੱਧਰੋ ਜਾਨੇ ਏ ਉੱਧਰ ਅੱਧ ਵਿਚਾਲੇ ਈ ਫਸ ਜਾਨੇ ਏ ਕਈ ਤਾਂ ਸਿਰੇ ਤੇ ਵੀ ਨੀਂ ਜਾਂਦੇ ਹੈਗੇ ਹਮ ਇਹ ਤਾਂ ਹੈ ਹੁਣ ਯਾਰ ਆਪਾਂ ਇੱਧਰੋ ਤਾਂ ਚਲੇ ਜਾਨੇ ਆ ਪਰ ਉੱਥੇ ਜਾ ਕੇ ਹੁਣ ਜੇ ਤਾਂ ਆਪਣਾ ਗਿਆ ਪਿਆ ਹੋਵੇ ਹਨਾ ਆਪਣਾ ਰਿਸ਼ਤੇਦਾਰ ਆਪਣਾ ਕਰੀਬੀ ਹੋਵੇ ਤਾਂ ਵੀ ਏ ਵੀ ਆਪਾਂ ਉਹਨਾ ਕੋਲ ਵੀ ਜਾ ਸਕਦੇ ਆ ਜੇ ਕੋਈ ਨਾ ਹੋਵੇ ਨਾ ਫੇਰ adjust ਕਰਨਾ ਬਹੁਤ ਔਖਾ ਉੱਥੇ ਹਨਾ ਇੱਦਾਂ ਈ ਨਾ ਇੱਕ ਮੈਂ ਦੱਸਾਂ ਇੱਦਾਂ ਈ ਮੇਰੇ ਭੂਆ ਜੀ ਦਾ ਮੁੰਡਾ ਸੀ ਉਹ ਇੱਦਾਂ ਈ ਗਿਆ ਹੋਇਆ ਸੀ ਦੇਖਲੋ ਪੈਸਾ ਲਾਇਆ ਇੰਨਾ ਪਹਿਲਾਂ ਇੰਨਾ ਪੈਸਾ ਲਾਇਆ ਹਨਾ ਗਿਆ ਉਹ ਨਾ ਇੱਦਾਂ ਈ ਨਾ agent ਸੀ ਜਿਹੜਾ ਉਹ ਪੈਸੇ ਖਾਈ ਗਿਆ ਖਾਈ ਗਿਆ ਉਹਨੂੰ ਰਸਤੇ ਚ ਛੱਡ ਤਾਂ ਬੀਚਾਰੇ ਨੂੰ ਮੇਰਾ ਭਰਾ ਈ ਲੱਗਿਆ ਤੇ ਨਾ ਉਹਨੇ ਨਾ ਬਾਈ ਪਤਾ ਕਿਆ ਹੋਇਆ ਉਹ ਨਾ ਸਮਝ ਨਾ ਆਵੇ ਮੈਂ ਕਿੱਧਰ ਜਾਵਾ ਕਿੱਧਰ ਨਹੀਂ ਯਾਰ ਘਬਰਾ ਜਾਂਦਾ ਏ ਨਾ ਬੰਦਾ ਫੇਰ ਨਾ ਉਹਨੇ ਨਾ ਇੱਦਾਂ ਈ ਬਹੁਤ ਮਤਲਬ ਦੋ ਚਾਰ ਮੁੰਡੇ ਹੋਰ ਸੀ ਉਹਨਾ ਨੇ ਬਹੁਤ ਔਂਕੜਾ ਦਾ ਸਾਮਣਾ ਕਰਿਆ ਏਵੈ ਈ ਜਿੱਦਾਂ ਤੂੰ ਕਹਿ ਰਹੀ ਏ ਜਿੱਦਾਂ ਆਜਾ ਮਾਹੀ Mexico ਚੱਲੋ movie ਦਾ same ਉੱਦਾਂ ਈ ਉਹ ਵੀ donkey ਲਾਕੇ ਗਏ ਪਾਣੀਆਂ ਚ ਹੁਣ ਨਹਿਰਾ ਚ ਨੂੰ ਜੰਗਲਾ ਚ ਨੂੰ ਮਤਲਬ ਬਹੁਤ ਜਿਆਦਾ ਮਤਲਬ ਖਾਣ ਪੀਣ ਨੂੰ ਕੁੱਝ ਨਾ ਕੁੱਝ ਵੀ ਨਾ ਉਹਨਾ ਕੋਲ ਪੈਸਾ ਵੀ ਨਾ ਮਤਲਬ ਬਹੁਤ ਜਿਆਦਾ ਔਂਕੜਾ ਦਾ ਸਾਮਣਾ ਕਰਨਾ ਪਿਆ ਇੱਦਾਂ ਈ ਹਮ ਇੱਦਾਂ ਈ ਹੁੰਦਾ ਇੱਦਾਂ ਈ ਸਾਡਾ ਪਿੰਡ ਦਾ ਮੁੰਡਾ ਵੀ ਗਿਆ ਸੀ ਇੱਕ

ਹਾਂ ਹਾਂ ਮੈਂ ਕਿਹਾ ਉਹਦੇ ਕੋਲ ਨਾ ਮਤਲਬ ਜਦੋਂ ਉਹ last ਚ ਮਤਲਬ ਚਲੋ ਸੁੱਖ ਰੱਖੇ ਰੱਬ ਮਤਲਬ ਪਹੁੰਚ ਗਿਆ ਸੀ ਉਹ

ਹਮ ਉਹਦੇ ਕੋਲ ਨਾ last ਚ ਸਿਰਫ ਇੱਕ ਬਿਸਕਟਾ ਦਾ packet ਰਹਿ ਗਿਆ ਸੀ ਬੱਸ

ਵੀ ਜਦੋਂ ਤੁਹਾਨੂੰ ਪਤਾ ਹਨਾ ਵੀ ਇੱਦਾਂ ਜਾਣਾ ਫੇਰ ਤੁਸੀਂ ਪਹਿਲਾਂ ਈ ਨਾ ਭੇਜੋ ਹਨਾ ਬਾਅਦ ਮਾ ਵੀ ਕੀ ਫਾਇਦਾ ਅਰਦਾਸਾ ਕਰਨ ਦਾ

ਉੱਧਰ ਬੰਦਾ ਜਦੋਂ ਇੱਕ ਵਾਰੀ ਇਹ ਪੂਰਾ ਸੈਟ ਹੋ ਜਾਂਦਾ ਏ ਨਾ ਫੇਰ ਪੈਸਾ ਈ ਪੈਸਾ

but ਇੱਦਾਂ ਏ ਕੀ ਹੁਣ ਉਹਨਾ ਨੂੰ ਕਾਸੇ ਦੀ ਘਾਟ ਨੀ ਹੁਣ ਉਹਨਾ ਕੋਲ ਬਹੁਤ ਪੈਸਾ ਏ ਹੁਣ ਬੱਸ ਇੱਕ ਪੱਕੇ ਹੋਣ ਦੀ PR ਮਿਲਣ ਦੀ ਦੇਰ ਏ ਹਨਾ ਉਹਨਾ ਨੂੰ ਬਾਕੀ ਤਾਂ

ਹੋਰ ਤੁਸੀਂ ਸੁਣਾਉ ਕਿੱਥੇ ਹੁੰਨੇ ਓ ਅੱਜਕਲ ਬੱਸ ਵਿਹਲੇ ਹੁੰਨੇ ਆ ਬੱਸ ਛੁੱਟੀਆਂ ਚੱਲ ਰਹੀਆਂ ਸੀ ਤੇ ਹੁਣ ਬੱਸ trust ਜਾਣ ਲੱਗ ਗਏ stitching ਕਰਦੇ ਆ ਹੁਣ ਅੱਛਾ ਅੱਛਾ ਅੱਛਾ stitching ਦਾ ਚਲੋ ਵਧੀਆ ਹਨਾ stitching ਦਾ ਚਲੋ ਵਧੀਆ ਵੈਸੇ ਹੋਰ ਤਾਂਹੀ ਮੈਂ ਕਿਹਾ ਚਲੋ ਆਪਣੇ self depend ਜੇ ਹੋਜਾਂਗੇ ਆਪਣਾ ਜੋਗਾ ਈ ਹੋ ਜਾਂਦਾ ਚਲੋ ਹਨਾ ਬੰਦਾ ਸਿੱਖ ਜਾਵੇ ਜੇ ਆ ਤਾਂ ਹੈ ਹੁਣ ਇੱਦਾਂ ਈ ਨਾ ਅਗਰ ਆਪਾਂ ਨੂੰ ਜੇ stitching ਮਾੜੀ ਮੋਟੀ ਆਂਦੀ ਵੀ ਏ ਨਾ ਤਾਂ ਏ ਆਹ ਬੰਦਾ ਰਾਤ ਨੂੰ suite ਲਿਆ ਕੇ ਰਾਤ ਨੂੰ ਸਿਉਂ ਕੇ ਪਾ ਸਕਦਾ ਇੱਦਾਂ ਨੀ ਨਾ ਵੀ ਕਿਸੇ ਤੇ depend ਨੀ ਹੋਣਾ ਆਪਾਂ ਕਿਸੇ ਦੀ ਮਿੰਨਤਾ ਨਹੀਂ ਕਰਨੀ ਪੈਣ ਗਿਆ

ਫੇਰ ਆ ਗਏ ਤੁਸੀਂ ਕੇ ਹਲੇ ਆਉਣਾ